ਫਸਟ C ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰਿਅਲ ਵਿਚ ਮੈਂ ਦੱਸ ਰਹੀ ਹਾਂ C ਪ੍ਰੋਗਰਾਮ ਕਿਵੇਂ ਲਿਖਣਾ ਹੈ
ਇਸਨੂੰ ਕਿਵੇਂ ਕੰਪਾਇਲ ਕਰਨਾ ਹੈ
ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ
ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦਸਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 1110 ਅਤੇ ਉਬੰਟੂ ਤੇ G ਕੰਪਾਇਲਰ ਵਰਜ਼ਨ 452
ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ ਉਬੰਟੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ
000144 000047 ਕੁਝ ਐਡੀਟਰਜ਼ ਵਿਮ ਅਤੇ ਜੀਐਡਿਟ ਹਨ
ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ
ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਸ ਲਈ ਸਾਡੀ ਵੈਬਸਾਈਟ httpspoken tutorialorg ਵੇਖੋ
ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਦੀ ਹਾਂ ਕਿ C ਪ੍ਰੋਗਰਾਮ ਕਿਵੇਂ ਲਿਖਦੇ ਹਨ
ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ ਬੋਰਡ ਤੇ Ctrl Alt ਐਂਡ T ਬਟਨ ਇੱਕਠੇ ਦਬਾਉ
ਟੈਕਸਟ ਐਡੀਟਰ ਖੋਲ੍ਹਣ ਲਈ ਟਰਮਿਨਲ ਵਿਚ ਟਾਈਪ ਕਰੋ ਗੇਡਿਟ ਸਪੇਸ ਤਲਕ ਡੋਟ cpp ਸਪੇਸ ਐਂਪਰਸੈਂਡ ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ ਵਰਤਾਂਗੇ
ਧਿਆਨ ਰਖਣਾ ਕਿ ਸਾਰੀਆਂ C ਫਾਈਲਜ਼ ਦੀ ਐਕਸਟੈਨਸ਼ਨ cpp ਹੋਏਗੀ
ਹੁਣ ਐਂਟਰ ਦਬਾਉ
ਟੈਕਸਟ ਐਡੀਟਰ ਖੁਲ੍ਹ ਗਿਆ ਹੈ
ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ
ਡਬਲ ਸਲੈਸ਼ ਸਪੇਸ ਟਾਈਪ ਕਰੋ
ਮਾਈ ਫਰਸਟ C ਪ੍ਰੋਗਰਾਮ ਮੇਰਾ ਪਹਿਲਾ ਸੀ ਪ੍ਰੋਗਰਾਮ ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ਤੇ ਕੋਮੈਂਟ ਕਰਨ ਲਈ ਹੋਏਗੀ
ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ
ਇਹ ਡਾਕੂਮੈਂਟ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ
ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ
ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ
ਹੁਣ ਐਂਟਰ ਦਬਾਉ
ਹਾਸ਼ include ਸਪੇਸ ਓਪਨਿੰਗ ਐਂਗਲ ਬ੍ਰੈਕਟ ਕਲੋਜਿੰਗ ਐਂਗਲ ਬ੍ਰੈਕਟੀਟਾਲਿਕ ਟੈਕਸਟ ਟਾਈਪ ਕਰੋ ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ
ਹੁਣ ਬਰੈਕਟ ਦੇ ਅੰਦਰ ਆਈਓਸਟ੍ਰੀਮ ਆਈਓਸਟਰੀਮ ਟਾਈਪ ਕਰੋ
ਇਥੇ ਆਈਓਸਟ੍ਰੀਮ ਇਕ ਹੈਡਰ ਫਾਈਲ ਹੈ
ਇਸ ਫਾਈਲ ਵਿਚ C ਵਿਚ ਵਰਤੇ ਜਾਣ ਵਾਲੇ ਸਟੈਂਡਰਡ ਇਨਪੁਟਆਉਟਪੁਟ ਫੰਕਸ਼ਨਸ ਸ਼ਾਮਲ ਹਨ
ਹੁਣ ਐਂਟਰ ਦਬਾਉ
ਯੂਜ਼ਿੰਗ ਸਪੇਸ ਨੇਮਸਪੇਸ ਸਪੇਸ ਐਸਟੀਡੀ ਅਤੇ ਇਕ ਸੈਮੀਕੋਲੋਨ ਟਾਈਪ ਕਰੋ
ਯੂਜ਼ਿੰਗ ਸਟੇਟਮੈਂਟ ਕੰਪਾਇਲਰ ਨੂੰ ਸੂਚਿਤ ਕਰਦਾ ਹੈ ਕਿ ਤੁਸੀਂ ਐਸਟੀਡੀ ਨੇਮਸਪੇਸ ਇਸਤੇਮਾਲ ਕਰਨਾ ਚਾਹੁੰਦੇ ਹੋ
ਨੇਮਸਪੇਸ ਦਾ ਉਦੇਸ਼ ਦੁਜੇ ਨਾਵਾਂ ਨਾਲ ਮਿਕਸ ਹੋਣ ਤੋਂ ਬਚਾਉਣਾ ਹੈ
ਇਹ ਆਈਡੈਂਟੀਫਾਇਰਸ ਦੇ ਨਾਮਾਂ ਨੂੰ ਲੋਕਲਾਈਜ਼ ਕਰ ਕੇ ਹੁੰਦਾ ਹੈ
ਇਹ ਇਕ ਡਿਕਲੇਅਰਏਟਿਵ ਰਿਜ਼ਨ ਬਣਾਉਂਦਾ ਅਤੇ ਸਕੋਪ ਨਿਸ਼ਚਤ ਕਰਦਾ ਹੈ
ਨੇਮਸਪੇਸ ਦੇ ਵਿਚ ਜੋ ਵੀ ਨਿਸ਼ਚਤ ਕੀਤਾ ਜਾਂਦਾ ਹੈ ਉਹ ਉਸਦੇ ਸਕੋਪ ਅਧੀਨ ਆਉਂਦਾ ਹੈ
ਇਥੇ ਐਸਟੀਡੀ ਇਕ ਨੇਮਸਪੇਸ ਹੈ ਜਿਸ ਵਿਚ ਸਾਰੀ ਸਟੈਂਡਰਡ C ਲਾਈਬਰੇਰੀ ਘੋਸ਼ਿਤ ਕੀਤੀ ਗਈ ਹੈ
ਹੁਣ ਐਂਟਰ ਦਬਾਉ
ਟਾਈਪ ਕਰੋ ਇੰਟ ਸਪੇਸ ਮੈਨ ਓਪਨਿੰਗ ਬ੍ਰੈਕਟ ਕਲੋਜਿੰਗ ਬ੍ਰੈਕਟ ਮੇਨ ਇਕ ਸਪੈਸ਼ਲ ਫੰਕਸ਼ਨ ਹੈ
ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ
ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ
ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ
ਇਥੇ ਇੰਟ ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ
ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ
ਆਉ ਹੁਣ ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ
ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ ਨਹੀਂ ਤਾਂ ਕੰਪਾਇਲਰ ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ
ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟਸ ਨਹੀਂ ਹਨ
ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ
ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ਤੇ ਵਾਪਸ ਆਈਏ
ਐਂਟਰ ਦਬਾਉ
ਔਪਨਿੰਗ ਕਰਲੀ ਬਰੈਕਟ ਟਾਈਪ ਕਰੋ
ਔਪਨਿੰਗ ਕਰਲੀ ਬਰੈਕਟ ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ
ਫਿਰ ਕਲੋਜ਼ਿੰਗ ਕਰਲੀ ਬਰੈਕਟ ਟਾਈਪ ਕਰੋ
ਕਲੋਜ਼ਿੰਗ ਬਰੈਕਟ ਫੰਕਸ਼ਨ ਮੇਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ
ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ
ਕਰਸਰ ਇਕ ਲਾਈਨ ਉਪਰ ਲੈ ਕੇ ਜਾਉ ਇਨਡੈਨਟੇਸ਼ਨ ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ
ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ
ਆਉ ਇਥੇ ਇਕ ਸਪੈਸ ਦਈਏ
ਅਤੇ ਕਾਉਟ ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ
ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ ਕਾਉਟ ਇਕ ਸਟੈਂਡਰਡ C ਫੰਕਸ਼ਨ ਹੈ
ਹੁਣ ਬਰੈਕਟਸ ਤੋਂ ਬਾਅਦ ਡਬਲ ਕੋਟਸ ਵਿਚ ਟਾਈਪ ਕਰੋ
ਕਾਉਟ ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ਤੇ ਪਰਿੰਟ ਹੋ ਜਾਏਗੀ
ਹੁਣ ਕੋਟਸ ਵਿਚ ਟਾਈਪ ਕਰੋ ਤਲਕ ਟੋ a ਟੀਚਰ ਬੈਕਸਲੈਸ਼ n
ਇਥੇ n ਦਾ ਮਤਲਬ ਹੈ ਨਵੀਂ ਲਾਈਨ
ਨਤੀਜੇ ਵਜੋਂ ਕਾਉਟ ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ ਕਰਸਰ ਨਵੀਂ ਲਾਈਨ ਤੇ ਚਲਾ ਜਾਂਦਾ ਹੈ
ਹਰ C ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ
ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ
ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ ਸਮਾਪਕ ਵਾਂਗ ਕੰਮ ਕਰਦਾ ਹੈ
ਹੁਣ ਐਂਟਰ ਦਬਾਉ
ਇਕ ਸਪੇਸ ਦਿਉ ਅਤੇ ਰਿਟਰਨ ਸਪੇਸ 0 ਅਤੇ ਸੈਮੀਕੋਲੋਨ ਟਾਈਪ ਕਰੋ
ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ
ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ ਕਿਉਂਕਿ ਇਸ ਫੰਕਸ਼ਨ ਦੀ ਟਾਈਪ ਇੰਟ ਹੈ
ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ
ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ
ਹੁਣ ਫਾਈਲ ਨੂੰ ਸੇਵ ਕਰਨ ਲਈ ਸੇਵ ਬਟਨ ਤੇ ਕਲਿਕ ਕਰੋ
ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ
ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ
ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ
ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ
ਟਰਮਿਨਲ ਤੇ ਵਾਪਸ ਆਉ
g ਸਪੇਸ talkਸੀਪੀਪੀ ਸਪੇਸ ਹਾਈਫਨ o ਸਪੇਸ ਆਉਟਪੁੱਟ ਟਾਈਪ ਕਰੋ
ਇਥੇ g ਕੰਪਾਇਲਰ ਹੈ ਜੋ C ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ
talkਸੀਪੀਪੀ ਸਾਡੀ ਫਾਈਲ ਦਾ ਨਾਮ ਹੈ
o ਆਉਟਪੁੱਟ ਕਹਿੰਦਾ ਹੈ ਕਿ ਐਕਜ਼ੀਕਯੂਟੇਬਲ ਆਉਟਪੁਟ ਫਾਈਲ ਤੇ ਜਾਏ
ਹੁਣ ਐਂਟਰ ਦਬਾਉ
ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ
ਐਲਐਸ lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ
ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ ਡੋਟ ਸਲੈਸ਼ output ਟਾਈਪ ਕਰੋ ਅਤੇ ਐਂਟਰ ਦਬਾਉ
ਇਥੇ ਆਉਟਪੁਟ ਤਲਕ ਟੋ a ਟੀਚਰ ਆ ਰਹੀ ਹੈ
ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ
ਐਡੀਟਰ ਤੇ ਵਾਪਸ ਆਉ
ਮੰਨ ਲਉ ਕਿ ਇਥੇ ਅਸੀਂ ਛੱਡ ਦਿੰਦੇ ਹਾਂ
ਹੁਣ ਫਾਈਲ ਸੇਵ ਕਰੋ
ਆਉ ਐਕਜ਼ੀਕਿਯੂਟ ਕਰੀਏ
ਟਰਮਿਨਲ ਤੇ ਵਾਪਸ ਆਉ
ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ
ਅਸੀਂ ਵੇਖਦੇ ਹਾਂ ਕਿ - ਇਕ ਗਲਤੀ ਲਾਈਨ ਨੰ 7 ਤੇ ਸਾਡੀ ਫਾਈਲ talkਸੀਪੀਪੀ ਵਿਚ ਹੈ
ਐਕਸਪੈਕਟਿਡ ਕਰਲੀ ਬ੍ਰੈਕਟ ਏਟੀ ਥੇ ਈਐਂਡ ਓਐਫ ਇਨਪੁਟ ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ
ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ
ਇਸ ਲਈ ਇਥੇ ਬਰੈਕਟ ਦੁਬਾਰਾ ਪਾਉ ਹੁਣ ਫਾਈਲ ਸੇਵ ਕਰੋ
ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ
ਤੁਸੀਂ ਪਹਿਲਾਂ ਵਰਤੀਆਂ ਕਮਾਂਡਜ਼ ਨੂੰ ਅਪ ਐਰੋ ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ
ਮੈੰ ਇਹ ਹੀ ਕੀਤਾ ਹੈ
ਹਾਂ ਹੁਣ ਇਹ ਕੰਮ ਕਰ ਰਿਹਾ ਹੈ
ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ
ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ
ਹੁਣ ਮੰਨ ਲਉ ਕਿ ਇਥੇ ਅਸੀਂ ਐਸਟੀਡੀ ਛੱਡ ਦਿੰਦੇ ਹਾਂ
ਆਉ ਫਾਈਲ ਸੇਵ ਕਰੀਏ
ਆਪਣੇ ਟਰਮਿਨਲ ਤੇ ਵਾਪਸ ਚਲੋ
ਆਉ ਕੰਪਾਇਲ ਕਰੀਏ
ਅਸੀਂ ਵੇਖਦੇ ਹਾਂ ਕਿ ਇਕ ਗਲਤੀ ਲਾਈਨ ਨੰ 3 ਅਤੇ 6 ਤੇ ਸਾਡੀ talkਸੀਪੀਪੀ ਫਾਈਲ ਵਿਚ ਹੈ
ਐਕਸਪੈਕਟਿਡ ਆਈਡੈਂਟੀਫਾਇਰ ਬੇਫੋਰ ਸੈਮੀਕੋਲੋਨ ਐਂਡ ਕਾਉਟ ਵਾਸ ਨੋਟ ਡਿਕਲੇਅਰਡ ਇਨ ਥਿਸ ਸਕੋਪ ਕਾਉਟ ਇਕ ਸਟੈਂਡਰਡ C ਲਾਈਬਰੇਰੀ ਫੰਕਸ਼ਨ ਹੈ ਅਤੇ ਸਾਰਾ C ਲਾਈਬਰੇਰੀ ਫੰਕਸ਼ਨ ਐਸਟੀਡੀ ਨੇਮਸਪੇਸ ਦੇ ਅਧੀਨ ਚਲਦਾ ਹੈ
ਇਸ ਲਈ ਇਹ ਗਲਤੀ ਦਿਖਾ ਰਿਹਾ ਹੈ
ਚਲੋ ਇਸ ਗਲਤੀ ਨੂੰ ਠੀਕ ਕਰੀਏ
ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ ਐਸਟੀਡੀ ਟਾਈਪ ਕਰੋ
ਹੁਣ ਇਸ ਨੂੰ ਸੇਵ ਕਰੋ
ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ
ਹਾਂ ਇਹ ਕੰਮ ਕਰ ਰਿਹਾ ਹੈ
ਇਕ ਅਸਾਈਨਮੈਂਟ ਵਜੋਂ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ
ਇਸ ਟਿਯੂਟੋਰਿਅਲ ਵਿਚ ਅਸੀਂ ਸਿੰਗਲ ਲਾਈਨ ਕੋਮੈਂਟ ਵਰਤੇ ਹਨ
ਹੁਣ ਮਲਟੀਲਾਈਨ ਕੋਮੈਂਟ ਦੇਣ ਦੀ ਕੋਸ਼ਿਸ਼ ਕਰੋ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
ਜਿਆਦਾ ਜਾਣਕਾਰੀ ਲਈ ਕੰਟੈਕਟ spoken tutorialorg ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ
ਇਸ ਦਾ ਸਮਰੱਥਨ ਆਈਸੀਟੀ ਐਮ ਐਚਆਰਡੀਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ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
ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ